ਸੋਇਆ ਸੋਇਆਬੀਨ ਜਿਹੜੀ ਹੈਗੀ ਹੈ

ਅੱਛਾ ਤੁਸੀਂ ਉਹਦੀ ਸਬਜੀ ਵਗੈਰਾ ਵੀ ਬਣਾਉਂਦੇ ਹੋ ਸੋਇਆਬੀਨ ਦੀ

ਸੁੱਕੀ ਵੀ ਬਣਾ ਲੈਣੇ ਹਾਂ ਦੋਨੋ ਤਰ੍ਹਾਂ ਦੀ ਬਣਾ ਲੈਂਦੇ ਹਾਂ

ਜਿਹੜੀ gravy ਵਾਲੀ ਸਬਜੀ ਹੈ

ਅੱਛਾ ਮਤਲਬ ਫ਼ੇਰ ਸੋਇਆਬੀਨ ਦੇ ਨਾਲ ਹੋਰ ਕੀ match ਕਰਕੇ ਪਾਉਂਦੇ ਹੋ ਉਹ ਚ ਕੇ ਕੱਲੀ ਸੋਇਆਬੀਨ ਦੀ ਬਣਾਉਂਦੇ ਹੋ ਦੇਖੋ ਜੇ ਤਾਂ ਕੱਲੀ ਸੋਇਆਬੀਨ ਦੀ ਬਣਾਉਣੀ ਹੈ ਅਗਰ ਸੁੱਕੀ ਬਣਾਉਣੀ ਹੈ ਫ਼ੇਰ ਤੁਸੀਂ ਇਹਦੇ ਵਿੱਚ ਮਲਾਈ mix ਕਰ ਸਕਦੇ ਹੋ ਅਗਰ ਤੁਸੀਂ ਅਮ ਤਰੀ ਵਾਲੀ

ਉਹ ਵੀ ਬਹੁਤ ਵਧੀਆ ਲੱਗ ਰਿਹਾ ਸੀ ਫ਼ੇਰ ਮੈਂ ਉਹਨਾ ਨੂੰ ਪੁੱਛਿਆ ਵੀ ਸੀ ਕੇ ਕਿਵੇਂ ਇਹ ਤੁਸੀਂ ਉਹ ਕਹਿੰਦੇ ਵੀ ਅਸੀਂ ਸੋਇਆਬੀਨ ਚ ਮਟਰ ਤੜਕੇ ਚ ਪਾ ਕੇ ਹਨਾ ਉੱਦਾਂ ਈ

oil ਪਾਇਆ oil ਥੋੜਾ ਗਰਮ ਹੋਇਆ ਤਾਂ ਉਹਦੇ ਵਿੱਚ ਅਸੀਂ ਬੜੀਆਂ ਨੂੰ ਭੁੰਨ ਲੈਣੇ ਹਾਂ ਨਹੀਂ ਫ਼ੇਰ ਤੁਸੀਂ ਕੱਚੀਆਂ ਭੁੰਨਦੇ ਹੋਣ ਉਬਾਲ ਦੇ ਨੀ ਹੈਗੇ boil ਨੀ ਕਰਦੇ ਉਬਾਲਦੇ ਨੀ ਹੈਗੇ ਅਸੀਂ ਬੱਸ direct ਡੱਬੇ ਚੋਂ ਕੱਡ ਦੇ ਹਾਂ ਉਹਨਾ ਨੂੰ ਭੁੰਨਦੇ ਹਾਂ ਭੁੰਨਣ ਤੋਂ ਬਾਅਦ ਜਿਵੇਂ ਆਪਣਾ ਤੜਕਾ ਤਿਆਰ

ਜਿਹੜੇ ਮੈਂ ਬਣਾਉਂਦੀ ਹਾਂ ਨਾ ਆਲੂ ਵੜੀਆਂ ਸੋਇਆਬਿਨ ਦੀਆਂ ਸੁੱਕੀਆਂ ਉਹ ਪਤਾ ਅਸੀਂ ਕਿਵੇਂ ਬਣਾਉਂਦੇ ਹੈਗੇ ਹਾਂ ਜਿਵੇਂ ਆਲੂ ਤੇ ਵੜੀਆਂ ਦੋਨਾ ਨੂੰ ਨਾ ਚੰਗੀ ਤਰ੍ਹਾਂ ਮਤਲਬ ਵੜਿਆ ਤਾਂ ਚਲੋ ਧੋ ਕੇ ਚੰਗੀ ਤਰ੍ਹਾਂ ਉਹ ਨਾ ਪੰਦਰਾਂ ਮਿੰਟ ਪਹਿਲਾਂ ਮੈਂ ਭਿਓਂ ਕੇ ਰੱਖ ਦਿੰਨੀ ਆ ਪਾਣੀ ਵਿੱਚ ਵੜੀਆਂ ਨੂੰ

ਤੇ ਉਸਤੋਂ ਬਾਅਦ ਨਾ ਆਲੂ ਬਰੀਕ ਬਰੀਕ ਕੱਟ ਕੇ ਉਹਨਾ ਨੂੰ ਥੋੜੀ ਜੀ ਭਾਂਫ਼ ਬਣਾ ਲੈਣੀ ਹੈ ਕੁੱਕਰ ਦੇ ਵਿੱਚ ਖਾਲੀ ਪਾਣੀ ਚ ਦੋਨਾ

ਉਹਨੂੰ ਫ਼ੇਰ ਉਹਦੇ ਚ ਬਾਅਦ ਵਿੱਚ ਜਿਵੇਂ ਤੁਸੀਂ ਤੜਕਾ ਕਹਿ ਰਹੇ ਹੋ ਵੀ ਪਿਆਜ ਟਮਾਟਰ ਜ਼ੀਰਾ ਹਨਾ

ਪਾ ਦੇਣੀ ਆ ਮੈਂ ਵਿੱਚ ਮਲਾਈ ਪਾ ਦਿੰਨੀ ਆ ਫ਼ੇਰ

ਇਸ ਲਈ ਉਹ ਬਹੁਤ ਬਹੁਤ ਵਧੀਆ ਬਣਦੇ ਨੇ ਉਹ ਵੀ boil ਕਰਕੇ ਵੀ

tasty ਨੀ ਵੈਸੇ ਵੀ boil ਕਰੀ ਵੀ ਚੀਜ਼ ਆਪਾਂ ਨੂੰ ਪਤਾ ਹੀ ਹੈ face ਨੂੰ

ਰਹਿ ਦੇਨੇ ਉਹ ਬਹੁਤ ਪਸੰਦ ਨੇ ਅਹ ਉਹ

ਹਾਂ ਮਤਲਬ ਵੜੀਆਂ ਵੀ ਮਤਲਬ ਜੇ ਸੋਇਆਬੀਨ ਦੀਆਂ ਬੜੀਆਂ ਜੇ ਆਪਾਂ ਦੇਖੀਏ ਤਾਂ ਹਰੇਕ ਦਾ ਤਰੀਕਾ ਅਲੱਗ ਅਲੱਗ ਹੈ ਬਣਾਉਣ ਚ

ਹਾਂਜੀ ਅਸੀਂ ਉਹ ਵੀ ਬਣਾ ਲੈਂਦੇ ਹਾਂ ਅੱਛਾ ਜੀ ਉਹਦੇ ਵਿੱਚ ਵ ਮਲਾਈ ਪਾਉਂਦੇ ਹੋ ਤੁਸੀਂ ਹਾਂਜੀ ਉਸਦਾ method ਵੀ ਇੱਦਾਂ ਹੀ ਹੈ ਜਿਵੇਂ ਆਪਾਂ ਬਾਕੀ ਸਬਜੀਆਂ ਨੂੰ ਤੜਕਾ ਲਗਾਈ ਦਾ but ਉਹਦੇ ਵਿੱਚ ਤਰੀ ਨੀ ਪਾਣੀ ਨੀ mix ਕਰਦੇ ਮਲਾਈ

ਬਾਕੀ ਸਬਜੀਆਂ ਜਿਵੇਂ ready ਹੁੰਦੀਆਂ

ਹਾਂਜੀ ਥੋੜਾ ਤੇ ਪਾਣੀ ਪਾਉਣਾ ਪੈਂਦਾ ਹੈ ਤੇ ਫ਼ੇਰ ਉਹ

ਨਹੀਂ ਨਹੀਂ ਇਹਨੂੰ ਵੀ boil ਕਰਦੇ ਹੋ ਤੁਸੀਂ ਪਹਿਲਾਂ ਉਹ ਨਾ ਅਸੀਂ ਪਾਣੀ ਚ ਭਿਉ ਕੇ ਰੱਖ ਲੈਂਦੇ ਹਾਂ ਹਾਂ ਹਾਂ ਘੰਟਾ ਕੁ ਪਹਿਲਾਂ ਅੱਧਾ ਘੰਟਾ ਪਹਿਲਾਂ ਮਤਲਬ ਪਾਣੀ ਚ ਭਿਉ ਦਿੰਨੇ ਹੋ ਤੁਸੀਂ ਹਨਾ

ਅੱਛਾ ਜੀ ਮੈਂ ਇਹ boil ਕਰਕੇ ਬਣਾਉਂਦੀ ਹਾਂ

nutri ਮੈਂ boil ਕਰਕੇ ਹੀ ਬਣਾਉਂਦੀ ਹੁੰਦੀ ਹਾਂ

ਹਾਂਜੀ ਮੈਂ ਇਹ ਪੁੱਛਣਾ ਸੀਗਾ ਵੀ ਨਾ ਸਾਨੂੰ ਕੋਈ ਆਪਣੇ ਜਿਵੇਂ ਕੜ੍ਹੀ ਦੇ ਗੱਟੇ ਬਣਦੇ ਆਂ ਰਾਜਸਥਾਨੀ

ਉਹਦੇ ਬਾਰੇ ਤੇ ਮੈਂ ਚਲੋ ਅੱਛੀ ਬਣਾ ਲੈਣੀ ਆ but ਜਿਹੜੀ ਰਾਜਸਥਾਨੀ ਦੇ ਕੜ੍ਹੀ ਦੇ ਗੱਟੇ ਐ ਉਹ ਕਿਸ ਤਰ੍ਹਾਂ ਤੁਸੀਂ ਕਿਵੇਂ ਬਣਾਉਂਦੇ ਹੋ ਕਿਵੇਂ ਉੱਦਾਂ ਵੀ ਉੱਦਾਂ ਵੀ ਨਾ ਰਾਜੇ ਬੇਸਨ ਤੋਂ ਹੀ ਬਣਦਾ ਨੇ ਉਹ ਵੀ ਗੱਟਿਆ ਵਾਲੀ ਕੜ੍ਹੀ ਵੀ

ਉਹ ਵੀ ਬੇਸਨ ਬੇਸਨ ਤੋਂ ਹੀ ਬਣਦੀ ਹੈ ਗੱਟਿਆ ਵਲੀ ਕੜ੍ਹੀ ਵੀ ਉਹਦੇ ਵਿੱਚ

ਉਹਦੇ ਵਿੱਚ ਇਹ ਹੈਗਾ process ਕੇ ਬੇਸਨ ਨੂੰ ਆਪਾਂ ਮਲਾਈ ਦੇ ਵਿੱਚ ਗੁੰਨਣਾ

ਠੀਕ ਹੈ ਜੀ ਠੀਕ ਹੈ ਜੀ ਉਹ ਆਟਾ ਤਾਂ ਆਪਾਂ ਥੋੜਾ ਨਰਮ ਗੁੰਨਦੇ ਆ ਨਾ ਇਹਨੂੰ ਥੋੜਾ hard ਗੁੰਨਣਾ ਹੈਗਾ ਇਹਦੇ ਵਿੱਚ ਨਮਕ ਤੇ ਮਿਰਚ ਪਾ ਲੈਣੀ ਹੈ

ਰਾਈ ਬੇਸਨ ਦੇ according ਹੀ ਹੋਣੀ ਚਾਹੀਦੀ ਹੈ ਜਾਂ ਮਲਾਈ ਆਪਾਂ ਨੇ ਜਿਆਦਾ ਲੈਣੀ ਹੈ ਜਾਂ ਫ਼ੇਰ ਦੇਖੋ ਜਿਵੇਂ ਆਪਾਂ ਜਿਵੇਂ ਆਪਾਂ ਆਟਾ ਗੁੰਨਦੇ ਹਾਂ ਪਾਣੀ ਹਲਕਾ ਹਲਕਾ ਪਾਈ ਜਾ ਰਹੇ ਹਾਂ ਆਪਾਂ ਨੂੰ ਪਤਾ ਵੀ ਹਜੇ ਆਟਾ hard ਹੈ ਮੇਰਾ ਇਹਨੂੰ soft ਕਰਨ ਲਈ ਜਿਵੇਂ ਰੋਟੀ ਪਕਾਉਣੀ ਹੈ ਇਹ ਚ ਪਾਣੀ ਆਪਾਂ ਹੋਰ ਪਾਉਣੇ ਹਾ ਥੋੜਾ ਜਾ ਪਤਾ

ਏਵੇਂ ਹੀ ਬੇਸਨ ਦੇ ਵਿੱਚ ਨਾ ਥੋੜੀ ਜੀ ਮਲਾਈ ਦੇ ਨਾਲ ਹੀ ਅੱਧੀ ਕੁ ਕੜਛੀ ਨਾਲ ਹੀ ਅਗਰ ਆਪਾਂ ਚਾਰ ਪੰਜ ਮੈਂਬਰਾਂ ਦੀ ਵੀ quantity ਚ ਬਣਾਉਣੀ ਹੈ ਕੜ੍ਹੀ ਤਾਂ ਅੱਧੀ ਕ ਕੜਛੀ ਜਿੰਨੀ ਮਲਾਈ ਪਾ ਕੇ ਉਹਦੇ ਵਿੱਚ ਨਮਕ ਮਿਰਚ ਪਾ ਕੇ ਉਹਨੂੰ ਗੁੰਨ ਲੋ ਥੋੜਾ hard ਕਰਲੋ ਮਤਲਬ

ਵੀ mixing ਬਿਲਕੁਲ ਨੀ ਦੇਣੀ ਹੈਗੀ ਨਹੀਂ ਨਹੀਂ ਨਹੀਂ ਪਾਣੀ ਨੀ ਪਾਉਣਾ ਹੈਗਾ ਬਿਲਕੁਲ ਵੀ ਬੱਸ ਆਟਾ ਮਲਾਈ ਨਾਲ ਹੀ ਗੁੰਨਨਾ ਹੈ ਜੀ ਅਮ ਪਾਣੀ ਤੇ use ਕਰ

ਇਹਦੇ ਵਿੱਚ ਪਾਣੀ ਨੀ ਪਾਉਣਾ ਹੈਗਾ ਤੁਹਾਨੂੰ ਕਹਿ ਰਹਿਣ ਹਾਂ ਮਲਾਈ ਨਾਲ ਆਟਾ ਗੁੰਨੋ ਤੇ ਉਸਤੋਂ

ਮਤਲਬ ਥੋੜੇ ਜੇ ਤਾਂ ਉਦੋਂ ਉਹ ਕਰਲੋ ਗੋਲ ਗੋਲ ਜੇ piece ਗੋਲੇ ਜੇ ਬਣਾਲੋ ਉਹਦੇ

ਹਾਂਜੀ ਫ਼ੇਰ ਇੱਕ pan ਦੇ ਵਿੱਚ ਨਾ ਆਪਾਂ ਪਾਣੀ ਗਰਮ ਕਰਨਾ ਰੱਖ ਦੋ ਗੈਸ ਦੇ ਊਤੇ

ਮੰਨਲੋ ਮੰਨਲੋ ਆਪਾਂ ਚਾਰ ਪੰਜ ਬੰਦਿਆ ਦੀ quantity ਦੇ according ਬਣਾ ਰਹੇ ਹਾਂ ਦੋ ਢਾਈ ਗਲਾਸ ਪਾਣੀ ਗਰਮ ਕਰਨਾ ਰੱਖ ਦੋ ਜਿਵੇਂ ਹੀ ਪਾਣੀ ਥੋੜਾ ਰਿੱਝਣਾ ਸ਼ੁਰੂ ਹੋ ਜਾਂਦਾ ਨਾ ਉਹ ਗੱਟੇ ਜਿਹੜੇ ਆਪਾਂ ਬਣਾਏ ਆ ਨਾ ਬੇਸਨ ਦੇ

ਆਟਾ ਗੁੰਨ ਕੇ ਗੱਟੇ ਬਨਾਏ ਆ ਜਿਹੜੇ ਉਹਨਾ ਨੂੰ ਪਾਣੀ ਦੇ ਵਿੱਚ ਪਾਦੋ

ਰੱਖ ਦੋ ਪਾਣੀ ਦੇ ਵਿੱਚ ਤੇ ਉਹ ਨਾ ਬੱਸ ਦੋ ਚਾਰ ਮਿੰਟ ਵੀ ਮਤਲਬ ਪੰਜ ਮਿੰਟ ਚਲਾਲੋ ਉਹ boil ਹੋ ਜਾਣਗੇ ਉਹ

ਰੱਖਣਾ ਹੈ ਕੇ ਤੇਜ਼ ਰੱਖਣਾ ਹੈ

ਹਮੇਸ਼ਾ ਇਹ note ਕਰੋ ਕੇ ਜਦੋਂ ਕੋਈ ਵੀ ਚੀਜ਼ ਆਪਾਂ ਗੈਸ ਤੇ ਬਣਾ ਰਹੇ ਹਾਂ ਉਹ ਧੀਮੀ ਆਂਚ ਤੇ ਬਣਾਉਣੀ ਚਾਹੀਦੀ ਹੈ ਤਾਂ ਉਹਦੇ ਵਿੱਚ ਸਬ੍ਜ਼ੀ ਦਾ taste ਵੀ change ਹੁੰਦਾ

ਹਾਂਜੀ ਉਹਨਾ ਗੱਟੇ ਦੀ ਕੜ੍ਹੀ ਨੂੰ ਆਪਾਂ ਕੀ ਕਰਨਾ ਗੱਟਿਆਂ ਨੂੰ ਆਪਾਂ boil ਕੀਤਾ ਹੈਗਾ ਤੇ ਪੰਜ ਕੁ ਮਿੰਟ ਬਾਅਦ ਜਿਵੇਂ ਜਿਆਦਾ ਉਬਾਲੇ ਜੇ ਆਉਣ ਲੱਗ ਗਏ

ਇੱਕ ਪ੍ਲੇਟ ਦੇ ਵਿੱਚ ਰੱਖ ਦੋ ਗੱਟਿਆ ਨੂੰ

ਬਾਅਦ ਆਪਾਂ ਪਿਆਜ ਨਾਲ ਤੜਕਾ ਜਿਵੇਂ ਲਾਉਣਾ ਹੈਗਾ ਮੈਂ ਲਸਣ ਨੀ ਪਾਉਂਦੀ ਇਹਦੇ ਵਿੱਚ ਪਿਆਜ ਤੇ ਟਮਾਟਰ ਦਾ ਤੜਕਾ ਲੱਗੂਗਾ ਜ਼ੀਰਾ ਵਗੈਰਾ ਠੀਕ ਹੈ ਜੀ ਅਦਰਕ ਵਗੈਰਾ ਵੀ ਨੀ ਪਾ ਸਕਦੇ ਇਹਦੇ ਨਹੀਂ ਨਹੀਂ ਆਦਾ ਤਾਂ ਪਾਲੋ ਆਦਾ ਪਾਲੋ ਲਸਣ ਵਗੈਰਾ ਚਲੋ ਆਪਣੀ ਮਤਲਬ depend ਹੈ ਆਪਣੇ ਤੇ ਜੇ ਤੁਹਾਨੂੰ ਜਿਆਦਾ ਪਸੰਦ ਹੈਗਾ ਤੁਸੀਂ ਪਾਲੋ but ਮੈਂ ਨੀ use ਕਰਦੀ

ਤੇ ਜਿਹੜੇ ਗੱਟੇ ਹੋਣਗੇ ਉਹ ਗੱਟਿਆ ਨੂੰ ਵੀ ਮਤਲਬ ਜਦੋਂ ਪਾਣੀ ਰਿੱਝ ਗਿਆ ਚੰਗੀ ਤਰ੍ਹਾਂ ਫ਼ੇਰ ਗੱਟਿਆ ਨੂੰ ਉਹਦੇ ਵਿੱਚ ਪਾਦੋ ਫ਼ੇਰ ਪੰਜ ਮਿੰਟ ਕ ਉਹਨੂੰ ਫ਼ੇਰ ਰਿੱਝਣ ਦੋ ਉਸ ਤਰੀ ਦੇ ਵਿੱਚ gravy ਦੇ ਵਿੱਚ

ਬੱਸ ਅਸੀਂ ਏਸੇ ਤਰ੍ਹਾਂ ਹੀ ਆਪਣੀ ਕੜ੍ਹੀ ਤਿਆਰ ਹੋ ਜਾਂਦੀ ਹੈਗੀ ਹੈ ਗੱਟਿਆ ਵਾਲੀ ਜਿਹੜੀ ਤੁਸੀਂ ਕਹਿ ਰਹੇ ਹੋ

ਮੈਂ ਕਿਹਾ ਜਾ ਗਾੜੀ ਹੋ ਜਾਂਦੀ gravy ਜਾਂ ਪਤਲੀ ਹੋ ਜਾਂਦੀ ਕਿਵੇ

ਹਾਂਜੀ ਹਾਂ ਦੇਖੋ ਜੇ ਜੇ ਤਾਂ ਗੱਟੇ ਤੁਹਾਡੇ ਜਿਆਦਾ ਹੀ ਜੇ ਤੁਸੀਂ ਜਿਆਦਾ ਦੇਰ ਰਿਝਾਓੰਗੇ ਉਹਨਾ ਨੂੰ ਉਬਾਲੋਂਗੇ ਜਿਹੜਾ ਪਹਿਲਾਂ process ਸੀ ਆਪਣਾ ਉਬਾਲਣਾ ਉਹਨਾ ਨੂੰ ਪਾਣੀ ਦੇ ਵਿੱਚ ਜੇ ਤੁਸੀਂ ਬਹੁਤ ਜਿਆਦਾ ਦੇਰ ਉਬਾਲ ਲਿਆ ਉਹਨਾ ਨੂੰ ਉਹ ਤਾਂ ਆਪਣੇ ਆਪ ਹੀ melt ਜੇ ਹੋ ਜਾਣਗੇ ਵਿੱਚ ਪਾਣੀ ਦੇ

taste ਹੀ ਨੀ ਰਹਿਣਾ ਹੈਗਾ ਮਤਲਬ normal ਜੇ ਪੰਜ ਸੱਤ ਮਿੰਟ ਦੇ ਵਿੱਚ ਹੀ ਆਪਣਾ ਉਹਨਾ ਨੂੰ boil ਹੋ ਜਾਂਦੇ ਨੇ ਉਹ ਕਿਉਂਕਿ ਆਪਾਂ already ਉਹਦੇ ਵਿੱਚ ਮਲਾਈ ਪਾਈ ਹੁੰਦੀ ਹੈ ਉਹ ਪਹਿਲਾਂ ਹੀ already soft ਹੋ ਜਾਂਦੇ ਨੇ

ਹੁਣ ਪਹਿਲਾਂ ਅਸੀਂ ਜਿਹੜੇ ਪਾਣੀ ਚ ਗੁੰਨ ਦੇ ਸੀ ਉਹ hard ਹੁੰਦੇ ਸੀ ਉਹ ਜਦੋਂ ਸਬਜ਼ੀ ਬਣ ਵੀ ਜਾਂਦੀ ਸੀ ਨਾ ਉਹ ਚਮਚੇ ਨਾਲ ਤੋੜੇ ਤੇ ਵੀ ਟੁੱਟਦੇ ਨੀ ਹੁੰਦੇ ਤੇ ਜਿਹੜੇ ਕੱਲੇ ਪਾਣੀ ਨਾਲ ਗੁੰਨੋਗੇ